ਤੁਸੀਂ ਮੈਨੂੰ ਦੱਸੋਗੇ ਮੈਨੂੰ ਇਹਦੇ ਬਾਰੇ ਇੰਨੀ knowledge ਨਹੀਂ ਏ

ਜਿਹੜਾ foundation ਲਗਾਨੇ ਏ air brush

ਹਾਂਜੀ ਹਾਂਜੀ ਇਹ liquid ਚ ਆਉਂਦਾ ਇਹ ਆਪਾਂ ਨੂੰ liquid ਚ ਹੁੰਦਾ ਸਮਝ ਲੋ ਇਹ ਤੇ ਪਰ ਇੰਨਾ ਕ ਆ ਕੀ ਇਹਦੇ ਨਾਲ ਯਾਨੀ ਕੀ ਕੋਈ weight ਵੀ stay ਹੋ ਜਾਂਦਾ or blusher ਵੀ ਅੱਛੇ ਤਰੀਕੇ ਨਾਲ merge ਹੋ ਜਾਂਦਾ

ਨਜਰ ਆਉਂਦਾ face ਤੇ ਹਾਂਜੀ ਵੀ ਅੱਛਾ ਮਤਲਬ ਆਪਾਂ ਕਿਸੇ ਨੂੰ ਕਿਹ ਦੀਏ HD makeup ਹੋ ਗਿਆ ਠੀਕ ਏ ਇਹਨੂੰ HD makeup ਕਹਿਣੇ ਆ

ਆਪਾਂ simple base ਬਨਵਾਉਣੇ ਆ ਜਿਵੇਂ ਆਪਾਂ ਦੂਜੀ ਤਰ੍ਹਾਂ normal air pressure or ਇਹਦੇ ਚ ਕਿਆ difference ਏ ਵੈਸੇ

mam ਇੱਦਾਂ simple ਹੋ ਗਈ ਇਹ ਚੀਜ਼ ਜਿੱਦਾਂ ਆਪਾਂ normal ਕਰਦੇ ਆ or ਜਿਹੜਾ air brush makeup ਆ ਜਿੱਦਾਂ ਉਹਨੂੰ ਆਪਾਂ HD makeup ਵੀ ਕਹਿਣੇ ਆ ਜਿੱਦਾਂ ਕੀ movies ਵਗੈਰਾ ਕਰਦੇ ਆ ਜਾਂ photographing ਲਈ ਹਨਾ

difference ਸਮਝ ਲੋ ਕੀ ਇਹ ਹੈ ਕੀ ਇਹ ਇੱਕ ਅੱਜਕਲ ਦੇ time ਚ ਤੁਸੀਂ ਦੇਖਿਆ ਹੋਣਾ ਕੀ ਹਰ ਇੱਕ ਦੀ demand ਏ ਕੀ ਅਸੀਂ HD make up ਕਰਾਣਾ

HD ਵਿੱਚ ਕੀ ਕੀ product ਕਿਹੜੇ ਕਿਹੜੇ ਲੱਗਦੇ ਏ ਤੁਹਾਨੂੰ ਤੁਸੀਂ ਮੈਨੂੰ ਦੱਸ ਸਕਦੇ ਓ ਇਹਦੇ ਵਿੱਚ ਕਿਹੜੇ ਕਿਹੜੇ

actually makeup ਹੁੰਦੇ ਏ Kyron ਤਾਂ normal ਕਰਦੇ ਆ ਆਪਾ HD ਚ ਹੁੰਦਾਂ mac makeup studio

ਵਧੀਆ ਮਤਲਬ ਇਹ companies ਜਿਆਦਾ ਵਧੀਆ ਮੰਨੀਆ ਜਾਂਦੀਆ ਨੇ

makeup studio ਦਾ makeup ਬਹੁਤ ਅੱਛਾ ਮੰਨਿਆ ਜਾਂਦਾ ਤਕਰੀਬਨ ਕਿਉਂਕਿ ਵੈਸੇ ਨਾ ਆਪਾਂ ਨੂੰ normally ਮਿਲਦਾ ਨੀ ਹੈਗਾ ਇਹ

ਹਾਂ ਇਹ ਆਪਾਂ ਨੂੰ specially ਮਤਲਬ ਕੀਤੋ order ਕਰਨਾ ਪੈਂਦਾ ਜਾਂ ਫ਼ਿਰ ਆਪਾਂ ਨੂੰ ਜਿੱਦਾਂ ਅੱਜਕਲ ਬੜੇ ਬੜੇ mall ਵਗੈਰਾ ਨੇ ਹਨਾ ਮਤਲਬ ਇਹ

ਜਾਂਦਾ ਬਹੁਤ ਜਿਆਦਾ makeup HD makeup

ਨਾਲ look ਵੀ ਅੱਜਕਲ ਮੈਂ ਦੇਖਿਆ ਬਹੁਤ ਜਿਆਦਾ change ਹੋ ਜਾਂਦੀ

normal ਬੰਦੇ ਤੋਂ ਜਿਵੇਂ ਹੁਣ ਜਿਹੜੀ ਆਪਣੇ pimple ਹੋਏ ਹੁਣੇ ਏ HD makeup ਲੁੱਕਾ ਲੈਂਦਾ ਸਾਰੇ ਹਾਂਜੀ ਹਾਂਜੀ mam ਜਿੱਦਾਂ ਆਪਣੇ pimples ਨੇ face ਤੇ ਜਾਂ ਫੇਰ ਆਪਣੇ dark circle ਨੇ ਹਨਾ ਕੋਈ ਵੀ ਆ

face ਤੇ ਕੋਈ ਵੀ ਕੁੱਝ ਦਾਗ ਧੱਬੇ ਇਹ ਜੇ ਲਾਲੋ ਤੁਸੀਂ ਹਨਾ ਤਾਂ ਉਹਨੂੰ

ਇੱਕ conciliar ਨਾਲ ਮਤਲਬ ਇੱਕ ਤਰ੍ਹਾਂ ਦਾ ਛਪਾ ਦਿਨੇ ਆ ਜਿੱਦਾ ਕੀ ਤੁਸੀਂ ਲਾ ਲੋ ਤਿੰਨ three zero three ਏ carillon conciliar ਏ

ਮਤਲਬ ਕੀ ਉਹਦੇ ਨਾਲ ਆਪਾ ਛਪਾ ਦਿਨੇ ਆ ਜੇ ਮੰਨ ਲੋ ਕਿਸੇ ਦਾ ਰੰਗ ਸਵਲਾ ਏ ਤੁਸੀਂ ਲਾਲੋ ਉਹਦੇ ਤੁਸੀਂ

ਉਹਦੇ ਉੱਪਰ ਵੀ ਇਹ red ਵਾਲਾ consider ਪਹਿਲਾਂ apply ਕਰਦੇ ਆ ਕੀ ਉਹਦੀ tone ਹੀ change ਹੋ ਜਾਂਦੀ ਆ

dark ਏ skin ਚਾਹੇ ਤੁਸੀਂ dark

ਲਾਲੋ ਜਾਂ ਫੇਰ ਪੂਰੇ face ਤੇ ਲਗਾਲੋ ਅਗਰ ਤੁਹਾਨੂੰ ਲੱਗਦਾ ਵੀ ਕਿਤੇ ਰੰਗ ਸਵਲਾ ਏ ਤਾਂ ਤੇ ਪੂਰੇ face ਤੇ

ਹਾਂਜੀ ਉਸ ਤੋਂ ਬਾਅਦ ਆਪਾਂ ਨੂੰ ਉੱਪਰ product ਲਈ ਆਪਾਂ ਨੂੰ ਹੋਰ base ਬਣਾਉਣਾ ਪੈਂਦਾ ਏ ਠੀਕ

ਬਾਕੀ ਇੱਦਾਂ ਈ makeup ਦੇ ਵਿੱਚ ਇਹ ਵੀ ਚੀਜ਼ ਜਰੂਰ ਬਹੁਤ main ਏ ਕੀ ਅਗਰ ਆਪਾਂ face ਦੇ ਵੀ features ਦੇਖਦੇ ਆ ਜਿੱਦਾਂ ਤੁਹਾਨੂੰ ਪਤਾ ਹੀ ਏ ਅੱਜਕਲ nose ਕਿਸੇ ਦਾ ਕਈ ਵਾਰ ਚੋੜਾ ਜਾ ਹੁੰਦਾ ਹਨਾ

ਆਪਾਂ ਉਹਨੂੰ ਤਿੱਖਾ ਦਿਖਾਣਾ ਏ

ਤਾਂ ਇਹਦੇ ਲਈ ਵੀ makeup ਦਾ ਬਹੁਤ role ਹੈ ਜਾਂ cheeks ਬਾਰੇ ਹਨਾ ਲਾ ਲੋ ਤੁਸੀਂ ਜਾਂ ਅੱਖ ਕਿਤੇ double chin ਏ

ਛਪਾ ਸਕਦੇ ਆ ਕਿਆ ਮਤਲਬ makeup ਤਾਂ ਹੈਗਾ ਵੀ ਜਿਹੜਾ

ਆਪਣੀਆ ਗੱਲਾਂ ਹੁੰਦੀਆਂ ਨੇ cheeks ਹੁੰਦੇ ਏ ਹਨਾ

ਆਪਾਂ ਨੂੰ ਜਿਆਦਾ ਨਾ ਕਈਆਂ ਦਾ face ਭਾਰਾ ਹੁੰਦਾ ਏ ਹਨਾ

ਉਸ ਨੂੰ ਲੰਬਾ ਤੇ ਤਿੱਖਾ ਜਿਹਾ ਬਣਾਉਣ ਲਈ ਨੈਨ ਨਕਸ਼ ਸੋਹਣੇ ਬਣਾਉਣ ਲਈ contouring ਕਰਨ ਲਈ ਕਿਆ use ਕਰਦੇ ਏ ਇਹ madam ਨਾ ਆਪਣੇ base ਹੁੰਦੇ ਨੇ ਜਿਹੜੇ base ਦੇ ਵਿੱਚ ਨਾ ਇੱਕ dark brown color ਦਾ base ਹੁੰਦਾ ਆਪਣੇ ਕੋਲ

ਮਤਲਬ ਅਹ nose chin ਹਨਾ double ਵਾਲੀਆਂ cheeks ਉਬਰੀਆਂ ਹੋਈਆਂ

ਤੇ ਜੋ four head ਤੇ ਉਹਨੂੰ ਆਪਾਂ apply ਕਰਦੇ ਆ dark conciliar ਨਾਲ brown color ਦੇ ਨਾਲ ਇਹਨੂੰ

ਤੇ lose powder ਦਾ ਕੀ ਹੈ ਇਹਦੇ ਚ lose powder ਇੱਦਾਂ madam ਜਿੱਦਾਂ ਕੀ ਮੰਨ ਲੋ ਆਪਾਂ face ਤੇ apply ਕ਼ਰ ਲਿਆ base ਬਣਾ ਲਿਆ

ਠੀਕ ਏ ਇਹ lose powder ਨੂੰ foundation ਬੋਲਦੇ ਆ

ਤੇ ਉਹਨੂੰ ਆਪਾਂ stay ਕਰਨ ਲਈ lose powder ਲਗਾਨੇ ਆ ਠੀਕ ਏ

ਇਸ ਤੋਂ ਇਲਾਵਾ ਜਿਹੜਾ blusher use ਕਰਦੇ ਏ

ਉਹ area ਚ ਲਗਾਨੇ ਆ ਜਿਹੜੇ ਆਪਣੇ area ਉਬਰਦੇ ਨਜਰ ਆਉਣ ਆਪਣੇ face ਤੇ ਜਿੱਦਾਂ ਕੀ

nose ਹੋ ਗਿਆ forehead ਤੇ ਵੀ

ਉਹ ਉਹਦਾ ਕੋਈ ਹੈ ਵੀ ਕਿੱਥੇ ਤੋਂ ਕਿਹੜੇ point ਤੋਂ ਲੈ ਕੇ ਕਿਹੜੇ point ਤੱਕ ਆਪਾਂ blusher ਨੂੰ apply ਕਰਦੇ ਆ ਹਾਂਜੀ madam ear ਤੱਕ ਕਰਦੇ ਆ ਆਪਾਂ cheeks ਤੋਂ ਲੈ ਕੇ half cheeks ਤੋਂ ਲੈ ਕੇ

ears proper ear ਤੱਕ ਨਹੀਂ ਕਰਦੇ ਹੈਗੇ half ear ਤੱਕ

eyeliner ਅਹ ਕਿਹੜੀ shape ਦੇ ਅੰਦਰ ਲੱਗਣਾ ਚਾਹੀਦਾ ਤੇ ਮਤਲਬ ਕਿਹੜਾ company ਦਾ best ਰਹੇਗਾ ਜਿਹੜਾ long elastic stay ਰੱਖੇ

ਆਪਾਂ ਅੱਜਕਲ madam ਇੱਕ ਨਾ eyeliner ਏ ਰਿਹਾ ਬਹੁਤ ਅੱਛਾ ਏ gel eyeliner ਬੋਲਦੇ ਉਹਨੂੰ

ਇੱਕ gel ਦੀ ਤਰ੍ਹਾਂ ਹੀ ਆਂਦਾ ਮੰਨਲੋ ਜਿੱਦਾਂ ਆਪਣੀ cream ਹੁੰਦੀ ਏ ਨਾ cream ਦੀ ਡੱਬੀ ਹੁੰਦੀ ਆ

ਵਗੈਰਾ ਜਿਹੜੀ ਤੁਸੀਂ ਕਰਦੇ ਓ prefer ਜਿਆਦਾਤਰ brush ਵਾਲੀ prefer ਕਰਦੇ ਓ ਜਾਂ ਫ਼ਿਰ ਦੂਜੀ lipstick ਜਿਹੜੀ ਤੁਸੀਂ ਅਹ dress ਨਾਲ lipstick ਲਗਾਉਂਦੇ ਓ ਕਿਹੜਾ

ਕਰਨਾ ਚਾਹੀਦਾ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਨੂੰ ਇੱਕ ਤੁਸੀਂ ਕਰ ਸਕਦੇ ਓ ਦੱਸ ਸਕਦੇ ਓ ਸਾਨੂੰ ਉਹਦੇ ਬਾਰੇ lipstick ਬਾਰੇ

ਹਾਂਜੀ ਹਾਂਜੀ ਇਹ lipstick ਤਾਂ madam ਅੱਜਕਲ ਵੈਸੇ ਤੁਹਾਨੂੰ ਪਤਾ ਈ ਹੋਣਾ market ਵਿੱਚ ਬਹੁਤ ਤਰ੍ਹਾਂ ਦੀ available ਨੇ ਤੇ

ਆਪਣੀ ਜਗ੍ਹਾ ਤੇ brush ਵਾਲੀ ਵੀ best ਏ ਤੇ normal mat ਵਾਲੀ ਵੀ best ਏ

ਵੈਸੇ madam ਮੇਰੇ according ਤਾਂ ਦੇਖੋ company ਦੇ according ਏ ਜਿੱਦਾਂ ਕਈ companies ਦੀਆ brush ਵਾਲੀਆਂ ਅੱਛੀਆ ਨੇ

ਦੂਜੇ ਲੋਟ ਅੱਛੀਆ ਨੇ ਕੀ ਮੈਂ ਇਹ ਨਹੀਂ ਕਿਹ ਸਕਦੀ ਕੀ ਹਾਂਜੀ ਆਪਾਂ ਨੂੰ brush ਈ use ਕਰਨਾ ਚਾਹੀਦਾ

ਦੋਨੋ ਆਪਣੀ ਆਪਣੀ ਜਗ੍ਹਾ best ਨੇ companies ਦੇ according

ਜੇ ਆਪਾਂ normally ਵੀ ਕੋਈ ਅੱਛੀ company ਦੀ ਲਈ ਲੈਨੇ ਆ ਤਾਂ ਉਹ ਵੀ best ਹੈ ਕਈਆਂ ਦੀ ਕਿਉਂਕਿ ਕਈਆਂ ਦੀ ਨਾ suit ਹੀ ਕ਼ਰ ਜਾਂਦੀ ਹੈ actually cheeks ਤੋਂ ਉਤਰਦੀ ਓਨਹੀਂ ਏ

summer ਦੇ ਵਿੱਚ mam eye shadow ਆਪਾਂ ਨੂੰ lite color ਚ use ਕਰਨੇ ਚਾਹੀਦੇ ਨੇ ਕੀ ਆਪਾਂ ਨੂੰ ਇੱਦਾਂ ਨਾ ਲੱਗੇ ਕੀ ਦੇਖਣ ਨੂੰ ਵੀ ਸਮਝ ਲੋ ਕੀ ਜਿੱਦਾਂ ਪਸੀਨਾ ਆ ਗਿਆ ਹਨਾ

ਉਹਦੇ ਨਾਲ ਹੀ ਆਪਣੇ ਹੋ ਗਿਆ ਖਰਾਬ ਹੋ ਗਿਆ ਹਨਾ ਜਾਂ ਤੇ ਪਰ ਅੱਜਕਲ ਤਾਂ ਦੇਖੋ water proof makeup ਨੇ ਸਭ ਕੋਲ

ਠੀਕ ਏ

ਇਸ ਤੋਂ ਇਲਾਵਾ ਕੁੱਝ ਹੋਰ use ਕਰਦੇ ਹੋਵੋ makeup ਦੇ ਵਿੱਚ ਜਿਵੇਂ primer ਹੋ ਗਿਆ serum

ਸਾਰਾ ਮੈਂ ਤੁਹਾਨੂੰ normally ਇੱਕ ਵਾਰ procedure ਦੱਸ ਦਿੰਨੀ ਏ ਆਪਣੇ makeup ਦਾ ਕੀ madam

ਤਾਂ ਵੈਸੇ ਦੇਖੋ normally ਦੇਖੋ skin tone check ਕਰਦੇ ਆ ਪਹਿਲਾਂ

ਵੀ dry ਏ ਜਾਂ oily ਏ ਹਨਾ ਉਸ according ਪਹਿਲਾਂ ਆਪਾਂ ਆਪਣਾ skin ਤਿਆਰ ਕਰਦੇ ਆ ਅਗਰ dry ਏ ਤਾਂ cleansing milk ਦੀ ਵਰਤੋ ਕਰਾਂਗੇ

moisturizer ਨਾਲ ਆਪਾਂ ਹਨਾ skin ਨੂੰ set ਕਰਾਂਗੇ ਤਾਂ ਅਗਰ oily ਏ skin ਫੇਰ ਕੀ ਕਰਨਾ ਚਾਹੀਦਾ ਸਾਨੂੰ

special ਹੀ ਆਂਦੇ ਨੇ oily skin ਲਈ ਇੱਦਾਂ ਈ dry skin ਲਈ ਵੀ ਆਂਦੇ ਨੇ specially ਤਾਂ ਆਪਾਂ ਉਹ try ਕਰਦੇ ਆ ਉਹਦੇ ਨਾਲ ਆਪਣੀ skin ਏ ਨਾ ਜਿਹੜੀ ਅੱਛੀ ਹੋ ਜਾਂਦੀ ਏ ਮਤਲਬ makeup ਲਈ ਆਪਾਂ skin ਨੂੰ ਤਿਆਰ ਕ਼ਰ ਲੈਨੇ ਆ ਵੀ ਇਹਦੇ ਫੇਰ ਕੋਈ ਵੀ waste ਇੱਦਾਂ ਨਾ ਚਮਕੇ ਅਲੱਗ ਹੀ ਹਨਾ ਕੀ